ਇੰਨੀ ਵੱਡੀ ਮਤਲਬ ਕਿ ਗੁਸਤਾਖੀ ਹਨਾ ਤੇ ਉਹ ਹਾਂਜੀ ਤੇ ਫਿਰ ਏਦਾਂ ਉਹਨਾਂ ਦੇ ਆਪਸ ਦੇ ਵਿੱਚ ਬਾਬਾ ਅਜੀਤ ਸਿੰਘ ਅਹ ਬਾਬਾ ਫਤਿਹ ਸਿੰਘ ਜੀ ਨਾਲ ਉਹਨਾਂ ਦੀ ਉਹ ਹਾਲੇ ਵਿਚਾਰ ਹੋਏ ਠੀਕ ਹੈ, ਉਹਨਾਂ ਦੇ ਜਵਾ~ ਅਹ ਜਵਾਬ ਸਵਾਲ ਹੋਏ ਤੇ ਫਿਰ ਜਦੋਂ ਉਹਨਾਂ ਨੇ ਨਾ ਜਿਹੜਾ ਨੰਨ ਅਹ ਨੰਦ ਲਾਲ ਆਇਆ ਨਹੀਂ ਉਹਦਾ ਨਾਂ ਚੇਤਾ ਭੁੱਲ ਜਾਂਦਾ ਜਿਹਨੇ ਫ਼ਤਵਾ ਜ਼ਾਰੀ ਕੀਤਾ ਸੀਗਾ ਹਾਂਜੀ ਹਾਂਜੀ ਮੁਸਲਮਾਨ ਸੀਗਾ ਹਨਾ ਜਿਹੜਾ ਵਜ਼ੀਰ ਸੀਗਾ ਜਿਹੜੀ ਔਰੰਗਜ਼ੇਬ ਦੀ ਅਹ ਵਜ਼ੀਰ ਵਜ਼ੀਰ ਖਾਂ ਸ਼ਾਇਦ ਹਾਂਜੀ ਉਹਨੇ ਫ਼ਤਵਾ ਜ਼ਾਰੀ ਕੀਤਾ ਸੀ ਕਿ ਇਹਨਾਂ ਨੂੰ ਕੰਧਾਂ ਦੇ ਵਿੱਚ ਚਿਣਵਾ ਦਓ ਹਨਾ ਹਾਂਜੀ ਤੇ ਫਿਰ ਅਗਲੇ ਦਿਨ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਾ ਚਿਣਵਾ ਦਿੱਤਾ ਸੀਗਾ ਹਨਾ ਤੇ ਬਾਸਨ ਵੇਗ ਤੇ ਸਾਸਨ ਵੇਗ ਵੇਗ ਜਿਹੜੇ ਦੋ ਜਿਹੜੇ ਉਹ ਜਲਾਦ ਸੀਗੇ ਨੇ ਉਹਨਾਂ ਨੇ ਜਿਹੜੀ ਸੀਗੀਆਂ ਉਹ ਤਿਆਰ ਮਤਲਬ ਕਿ ਕੋਈ ਵੀ ਤਿਆਰ ਨਹੀਂ ਸੀ ਹੁੰਦਾ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਾਉਣ ਨੂੰ ਕੋਈ ਵੀ ਜਾਣਾ ਇਹਨਾਂ ਨੂੰ ਹੱਥ ਨਹੀਂ ਸੀ ਪਾਉਂਦਾ ਤੇ ਉਹਨਾਂ ਨੇ ਹਾਂ ਕੀਤੀ ਸੀਗੀ ਹਨਾ, ਲਾਲਚ ਦੇ ਵਿੱਚ ਆ ਕੇ ਤੇ ਤੁਹਾਨੂੰ ਪਤਾ ਜਦੋਂ ਉਹਨਾਂ ਨੂੰ ਕੰਧ ਵਿੱਚ ਚਣਾਉਣ ਲੱਗੇ ਜਦੋਂ ਉਹਨਾਂ ਨੂੰ ਨੀਹਾਂ ਵਿੱਚ ਚਿਣਾਉਣ ਲੱਗੇ ਨਾ ਤੇ ਕਿੰਨਾ ਤੂਫ਼ਾਨ ਆਇਆ ਤੇ ਉਹ ਕੰਧ ਜਿਹੜੀ ਸੀਗੀ ਨਾ ਉਹ ਜਦੋਂ ਬਣਾਈ ਹੋਈ ਸੀ ਹਨਾ ਤੇ ਉਹ ਢਹਿ ਪਈ ਉਹ ਡਿੱਗ ਗਈ, ਤੇ ਜਿਹੜੇ ਸਾਹਿਬਜ਼ਾਦੇ ਸੀਗੇ ਉਹਨਾਂ ਦੇ ਹਾਲੇ ਸਾਹ ਸੀ ਜਿਹੜੀ ਹਨਾ ਚੱਲਦੀ ਪਈ ਸੀ ਸਾਹ ਚੱਲਦੇ ਸੀਗੇ ਉਹਨਾਂ ਦੇ ਤੇ ਜਿਹੜੇ ਉਹ ਜਲਾਦ ਸੀਗੇ ਨਾ ਜਿੰਨਾਂ ਨੇ ਉਹਨਾਂ ਨੂੰ ਨੀਹਾਂ ਵਿੱਚ ਚਿਣਵਾਇਆ ਸੀਗਾ ਸਾ~ ਸਾਸਨ ਵੇਗ ਤੇ ਬਾਸਨ ਵੇਗ ਸ਼ਾਇਦ ਉਹਨਾਂ ਦੇ ਏਦਾਂ ਦੇ ਨਾਮ ਸੀਗਾ, ਤੇ ਉਹਨਾਂ ਸੀਗਾ ਕਿ ਚਾਕੂ ਨਾਲ ਉਹਨਾਂ ਦਾ ਗਲ ਵੱਢ ਦਿੱਤਾ ਸੀਗਾ, ਸਾਹਿਬਜ਼ਾਦਿਆਂ ਦਾ ਤੇ ਉਹ ਫਿਰ ਉੱਥੇ ਸ਼ਹੀਦ ਹੋ ਗਏ ਸੀਗੇ ਹਾਂਜੀ ਜੀ ਹਾਂਜੀ। ਤੇ ਜਦੋਂ ਮਾਤਾ ਗੁਜ਼ਰ ਕੌਰ ਜੀ ਨੂੰ ਨਾ ਪਤਾ ਲੱਗਿਆ ਕਿ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਤੇ ਉਹ ਆਹੀ ਖ਼ਬਰ ਸੁਣ ਕੇ ਜਿਹੜੇ ਉਦੋਂ ਨਾ ਸੱਚਖੰਡ ਨੂੰ ਪ੍ਰਵਾਨ ਹੋ ਗਏ ਸੀਗੇ ਹਾਂਜੀ। ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਆ ਵੀ ਜਿਹੜੇ ਵੱਡੇ ਸਾਹਿਬਜ਼ਾਦੇ ਸੀਗੇ ਉਹ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ ਸੀਗੇ ਜਦੋਂ ਲੜ~ ਲੜਾਈ ਹੁੰਦੀ ਪਈ ਸੀ ਅਨੰਦਪੁਰ ਦੀ ਗੜੀ 'ਚ ਸ਼ਾਇਦ ਉੱਥੇ ਸ਼ਹੀਦ ਹੋ ਗਏ ਸੀਗੇ ਤੇ ਜਿਹੜੇ ਅਮ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹ ਮ~ ਫਿਰ ਜਿਹੜੇ ਸੀਗੇ ਉਹਨਾਂ ਨਾਲ ਪਹਾੜੀ ਰਾਜਿਆਂ ਨੇ ਜਿਹੜਾ ਹੈ ਨਾ ਝੂਠੀ ਗਊਆਂ ਦੀ ਕਸਮ ਖਾਧੀ ਸੀ ਉਹਨਾਂ ਨੇ ਠੀਕ ਹੈ, ਉਹਨਾਂ ਨੇ ਉਹਨਾਂ ਨਾਲ ਧੋਖਾ ਕਰ ਦਿੱਤਾ ਸੀ, ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਬੰਦਾ ਬਹਾਦਰ ਦਾ ਮਤਲਬ scene ਆ ਜਾਂਦਾ ਆ ਉਹ ਤਾਂ ਤੁਹਾਨੂੰ ਪਤਾ movie ਅਲੱਗ ਆ ਜਾਂਦੀ ਆ ਹਨਾ, ਜਿਹੜੀ ਮੈਂ ਦੇਖੀ ਉਹ ਇੱਥੇ ਤੀਕਰ ਸੀਗੀ ਠੀਕ ਹੈ ਮਾਤਾ ਸੁੰਦਰ ਕੌਰ ਨੂੰ ਜਦੋਂ ਪਤਾ ਲੱਗਦਾ ਹੈ ਉਹ ਕਹਿੰਦੇ ਹੈ ਕਿ ਮੇਰੇ ਮਤਲਬ ਕਿ ਅਹ ਮੇਰੇ ਬੇਟੇ ਕਿੱਥੇ ਨੇ ਤੇ ਜਦੋਂ ਸੰਗਤ ਬੈਠੀ ਹੁੰਦੀ ਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾਇਆ ਹੁੰਦਾ ਉੱਥੇ ਬੈਠੇ ਹੁੰਦੇ ਆ ਸੰਗਤ 'ਚ ਉਹ ਕਹਿੰਦੇ ਇਹ ਸਭ ਤੁਹਾਡੇ ਹੀ ਪੁੱਤਰ ਨੇ ਹਨਾ ਕਹਿੰਦੇ ਨਹੀਂ ਮੇਰੇ ਆਪਣੇ ਬੇਟੇ ਜਿਹੜੇ ਹੈਗੇ ਆ ਉਹ ਕਿੱਥੇ ਨੇ ਹਨਾ ਮੇਰੇ ਬਾਬਾ ਅਜੀਤ ਸਿੰਘ ਜੀ ਜੁਝਾਰ ਸਿੰਘ ਜੀ, ਬਾਬਾ ਫਤਿਹ ਜੀ, ਜੋਰਾਵਰ ਸਿੰਘ ਜੀ ਹਨਾ

ਇਹ ਜਿਹੜੇ ਇਹ ਸਾਰੇ ਹੀ ਖ਼ਾਲਸਾ ਜਿਹੜਾ ਇਹ ਪੂਰਾ ਹੀ ਤੁਹਾਡਾ ਧੀਆਂ ਪੁੱਤਰ ਨੇ ਹਨਾ ਏਦਾਂ ਹਾਂਜੀ ਤੇ ਜਿਹੜੇ ਇਹ ਸੁਣ ਕੇ ਮਾਤਾ ਸੁੰਦਰ ਕੌਰ ਜੀ ਜਿਹੜੇ ਸੀਗੇ ਉਹ ਬੜੇ ਰੋਂਦੇ ਸੀਗੇ ਫਿਰ ਉਹਨਾਂ ਵਿੱਚ ਜਿਹੜੀ ਉਹ ਸੰਗਤ ਦੇ ਵਿੱਚ ਹੀ ਜਿਹੜੇ ਆ, ਅਹ ਮਾਤਾ ਸੁੰਦਰ ਕੌਰ ਨੂੰ ਆਪਣੇ ਬੱਚਿਆਂ ਦੇ ਜਿਹੜੇ ਹੈਗੇ ਦੀਦਾਰ ਹੁੰਦੇ ਸੀਗੇ ਉਹਨਾਂ ਵਿੱਚ ਉਹਨਾਂ ਨੂੰ ਹੀ ਲੱਭਦੇ ਪਏ ਸੀਗੇ ਫਿਰ ਉਹਨਾਂ ਨੂੰ ਮਾਤਾ ਗੁਜਰੀ ਜੀ ਦੇ ਵੀ ਦਰਸ਼ਨ ਹੋਏ ਸੀਗੇ ਅਸਮਾਨ ਦੇ ਵਿੱਚ ਏਦਾਂ ਕਿ ਕਹਿਣ ਦਾ ਮਤਲਬ ਕਿ ਉਹ ਤੁਹਾਨੂੰ ਪਤਾ ਉਹੀ story ਦੇਖ ਕੇ ਨਾ ਉਹ ਵੀ movie ਦੇਖ ਕੇ ਮੈਨੂੰ ਬੜਾ ਰੌਣਾ ਆਇਆ ਸੀਗਾ ਤੇ ਮੇਰਾ ਦਿਲ ਜਿਹੜਾ ਨਾ ਉਦੋਂ ਤੋਂ ਹੀ ਤੁਹਾਨੂੰ ਪਤਾ ਕਿ ਬਹੁਤ ਜਿਹੜਾ ਨਾ ਉਦੋਂ ਤੋਂ ਹੀ ਏਦਾਂ ਦੀ ਮਤਲਬ ਕਿ ਲਗਨ ਮਨ ਨੂੰ ਹੋਈ ਸੀਗੀ ਕਿ ਮਨ ਨਾ ਸੱਚੀ ਉੱਧਰ ਲੱਗ ਗਿਆ ਸੀਗਾ ਹਾਂਜੀ। ਜੀ ਬਿਲਕੁਲ ਹਰ ਮਤਲਬ ਕਿ movie ਦੇ ਵਿੱਚੋਂ ਸਾਨੂੰ ਪਤਾ motivation ਹੀ ਮਿਲਦੀ ਹੈ ਜੇ ਕੋਈ ਸਮਝੇ ਤੇ,

ਜੀ ਇਹ story ਜਿਹੜੀ ਹੈਗੀ ਆ ਮੈਂ ਆਪਣੇ ਇਹ ਸਾਡੇ ਨਾ ਗੁਰੂਦੁਆਰੇ ਤੁਹਾਨੂੰ ਪਤਾ ਹੈ ਜਦੋਂ ਇਹ movie ਆਈ ਸੀਗੀ ਨਾ ਸਾਡੇ ਗੁਰੂਦੁਆਰੇ LED ਲੱਗੀਆਂ ਸੀ ਤੁਹਾਨੂੰ ਪਤਾ ਹੈ ਜਿਹੜੇ school ਤੋਂ ਮੈਂ ਪੜ੍ਹੀ ਹੋਈ ਹਾਂ, ਤੇ ਉਹ ਤੁਹਾਨੂੰ ਪਤਾ ਸਿੱਖਾਂ ਦਾ ਹੀ school ਹੈ ਗੁਰੂ ਸ੍ਰੀ ਗੁਰੂ ਅਰਜਨ ਦੇਵ senior secondary school ਸਾਡਾ school ਸੀਗਾ ਹਾਂਜੀ ਤੇ ਆਪਾਂ ਉਹਨਾਂ ਦੇ ਹੀ schools ਉਹਦੇ ਉਹਨਾਂ ਦੇ school ਤੋਂ ਹੀ ਮਤਲਬ ਕਿ study ਕੀਤੀ ਹੋਈ ਆ, ਤੇ ਸਾਨੂੰ ਵੈਸੇ ਤੇ ਸਿੱਖ ਇਤਿਹਾਸ ਨਾਲ ਉੱਥੇ ਬੜਾ ਹੀ ਜੋੜਨਾ ਕਰਵਾਇਆ ਜਾਂਦਾ ਆ ਕਿ ਕੋਈ ਵੀ ਕੋਈ ਵੀ ਦਿਨ ਦਿਹਾੜੇ ਹੁੰਦੇ ਆ ਜਾਂ ਕਿੱਦਾਂ ਵੀ ਹੁੰਦਾ ਸੀਗਾ ਤੇ ਸਾਨੂੰ ਉਹਨਾਂ ਬਾਰੇ ਸਭ ਕੁਛ ਦੱਸਿਆ ਜਾਂਦਾ ਸੀਗਾ ਤੇ ਫਿਰ ਅਹ ਨਾਲ ਹੀ ਸਾਡੇ school ਦੇ ਨਾਲ ਹੀ ਗੁਰੂਦੁਆਰਾ ਹੈ ਠੀਕ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੋ ਵੀ ਕੰਮ ਹੋਣਾ ਆਂ ਉਹ ਪਹਿਲਾਂ ਬਾਬਾ ਜੀ ਦੀ ਮਤਲਬ ਕਿ ਅਰਦਾਸ ਦੇ ਨਾਲ ਹੋਣਾ ਆਂ, ਹਾਂਜੀ ਤਾਂ ਕਰਕੇ ਫਿਰ ਸਾਨੂੰ ਪਹਿਲੇ ਹੀ ਇਹ ਵਾਲੀ movie ਸਾਨੂੰ ਉੱਥੇ ਹੀ ਦਿਖਾਈ ਗਈ ਸੀਗੀ, ਹਮ ਹਮ ਹਮ ਤੇ ਤੁਹਾਨੂੰ ਪਤਾ ਹੈ ਜਦੋਂ ਵੀ ਮਤਲਬ ਕਿ ਇਹ ਇਹ ਸ਼ਹੀਦੀ ਦਿਹਾੜੇ ਆਉਂਦੇ ਆ ਨਾ ਜਦੋਂ ਵੀ ਗੁਰੂ ਜੀ ਦੇ ਬੱਚਿਆਂ ਦੇ ਦਿਨ ਆਉਂਦੇ ਆ ਪੋਹ ਦੇ ਮਹੀਨੇ ਦੇ ਵਿੱਚ ਜਦੋਂ last ਦਿਸੰਬਰ ਦੇ ਵਿੱਚ ਤੁਹਾਨੂੰ ਪਤਾ ਹੈ, ਆਉਂਦੇ ਆ ਤੇ ਉਦੋਂ ਇਹ movie ਇੱਕ ਵਾਰੀ ਉਹ ਜ਼ਰੂਰ ਲਗਾਉਂਦੇ ਨੇ school ਦੇ ਵਿੱਚ ਸਾਰੇ ਹੀ ਬੱਚਿਆਂ ਨੂੰ ਦਿਖਾਉਂਦੇ ਨੇ ਹਜੇ ਤੀਕਰ ਵੀ,

ਜੀ ਬਿਲਕੁੁਲ ਤੁਸੀਂ ਦੱਸੋ ਤੁਸੀਂ ਕਿਹੜੀ movie ਦੇਖੀ ਹੋਈ ਹੈ ਕਿਹਦੀ ਵਾਲੀ ਅੱਛਾ ਅੱਛਾ ਉਹਦੇ ਨਾਲ ਮੈਂ ਨੀ ਵੇਖੀ ਹੋਈ ਤੁਸੀਂ ਮੈਨੂੰ ਉਹਦੀ story ਦੱਸੋ, ਹਾਂਜੀ ਹਾਂਜੀ ਇਹ ਵੀ ਸਿੱਖ ਇਤਿਹਾਸ ਨਾਲ ਹੀ ਇਹ related ਆ ਹਨਾ,

ਹਮ ਹਮ ਹਾਂਜੀ ਹਾਂਜੀ ਮੈਂ ਉਹ ਉੱਥੇ ਤੁਹਾਨੂੰ ਪਤਾ ਕਿ ਉਹ ਪੰਜਾਬੀ ਗਾਣੇ ਜਦੋਂ ਆਉਂਦੇ ਆ ਨਾ ਮੈਂ ਇਸ movie ਦਾ ਉਹ ਗਾ~ ਗਾਣਾ ਵੀ ਸੁਣਿਆ ਤੇ ਮੈਂ ਇਹ ਵੀ ਦੇਖਿਆ ਸੀਗਾ ਕਿ last ਵਿੱਚ ਇਹਨੂੰ ਗੋਲੀ ਮਾਰ ਦਿੰਦੇ ਆ ਹਨਾ,

ਉਹ ਤੇ ਤੁਹਾਨੂੰ ਪਤਾ ਕੁਛ ਖ਼ਾਸ ਨੀ ਉਹ ਤੇ entertainment ਵਾਲੀ movie ਸੀਗੀ ਹੈਂ ਉਹ ਵੀ ਦਲਜੀਤ ਦੋਸਾਂਝ ਦੀ ਸੀ ਫਿਰ ਉਹ ਵੀ ਦੇਖੀ ਸੀਗੀ ਇੱਕ hero

ਨਹੀਂ hero ਥੋੜ੍ਹੀ hero ਸੂਰਿਆ ਪੰਚੋਲੀ ਦੀ ਸੀਗੀ ਇਹ ਸਲਮਾਨ ਖ਼ਾਨ ਦੀ movie ਆਈ ਸੀਗੀ ਉਹ ਦੇਖੀ ਸੀਗੀ ਮੈਂ ਬੜੇ interest ਨਾਲ, ਫਿਰ ਇੱਕ ਮੈਨੂੰ ਉਹ ਵੀ ਪਸੰਦ ਸੀਗੀ ਸਨਮ ਤੇਰੀ ਕਸਮ ਜੀ ਪਹਿਲਾਂ ਤੁਸੀਂ ਮੈਨੂੰ ਅੱਜ ਦਾ ਆਪਣਾ experience share ਕਰੋ ਤੁਸੀਂ ਅੱਜ ਗਏ ਹੋਏ ਸੀ ਕਿਹੜੇ ਸਿਨੇਮੇ ਗਏ ਸੀਗੇ ਤੁਸੀਂ ਇਹ ਤੇ ਦੱਸਿਆ ਨੀ ਮੈਨੂੰ ਕਿੱਦਾਂ ਕਿੱਦਾਂ ਕੀ enjoyment ਕੀਤਾ ਉੱਥੇ,

ਹਮ ਹਮ

ਇਹ ਰੱਬ ਦਾ radio ਸੀ, ਨਹੀਂ ਨਹੀਂ ਰੱਬ ਦਾ radio ਵੀ ਦੇਖੀ ਸੀਗੀ ਮੈਂ ਤਰਸੇਮ ਜੱਸੜ ਦੀ ਜਦੋਂ ਪਹਿਲਾਂ ਪਹਿਲਾਂ ਆਈ ਸੀਗੀ ਨਾ movie ਹਾਂਜੀ ਉਹ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਜਿਹੜੀ ਇਹ ਇੱਕ ਘਰ ਮਤਲਬ ਕਿ ਦਰਾਣੀਆਂ ਜੇਠਾਣੀਆਂ ਜਿੱਦਾਂ ਮਤਲਬ ਹੁੰਦੀਆਂ ਆਂ ਤੇ ਇੱਕ ਦੀਆਂ ਕੁੜੀਆਂ ਹੀ ਹੁੰਦੀਆਂ ਆਂ ਹਨਾ ਚਾਰ ਹਾਂ ਤੇ ਦੂਜੀ ਦਾ ਨਾ ਮੁੰਡਾ ਹੁੰਦਾ ਹੈ ਹਨਾ, ਉਹ ਮੁੰਡਾ ਕਹਿੰਦਾ ਤਰਸੇਮ ਜੱਸੜ ਸ਼ਾਇਦ ਹੁੰਦਾ ਉਹ ਨ~ ਮੁੰਡਾ ਹਨਾ ਤੇ ਹਾਂਜੀ ਤੇ ਉਹ ਉਹਨਾਂ ਨੂੰ ਨਾ ਨਾਲ ਵਾਲੀਆਂ ਨੂੰ ਮਤਲਬ ਕਿ ਵਿਆਹ 'ਚ ਨੀ ਸੱਦਦੇ ਹਨਾ, ਉਹ ਕਹਿੰਦੇ ਕਿ ਉਹਨਾਂ ਦੀਆਂ ਚਾਰ ਕੁੜੀਆਂ ਆਂ ਉਹ ਕਲੇਸ਼ਣੀਆਂ ਹੈ ਏਦਾਂ ਓਦਾਂ ਤੁਹਾਨੂੰ ਪਤਾ ਹੀ ਹੈ ਪੁਰਾਣੀਆਂ ਬੁੱਢੀਆਂ ਜਿੱਦਾਂ ਕਰਦੀਆਂ ਆਂ ਹਾਂਜੀ ਤੇ ਫਿਰ ਤਾਂ ਕਰਕੇ ਤੇ ਉਹਨੂੰ ਸੱਦਦੀਆਂ ਨੀ ਤੇ ਬਾਅਦ 'ਚ ਕੀ ਹੁੰਦਾ ਉਹਦੀ ਭਾਬੀ ਜਿਹੜੀ ਹੁੰਦੀ ਆ ਉਹ ਬੜੀ ਚੰਗੀ ਆਉਂਦੀ ਹੈ ਹਨਾ ਤੇ ਉਹਨਾਂ ਦੀ ਭਾਬੀ ਜਿਹੜੀ ਹੁੰਦੀ ਆ ਬੜਾ ਪਿਆਰ ਕਰਦੀ ਆ ਉਹਨਾਂ ਨਾਲ ਤੇ ਉਹ ਜਦੋਂ ਮਿਲਦੀ ਆ ਨਾ ਤੇ ਆਪਣੀ ਨਨਾਣਾਂ ਮਤਲਬ ਕਿ ਨਾ ਮਿਲਦੀਆਂ ਤੇ ਕੋਠੇ ਕੋਠੇ ਉੱਤੇ ਮਿਲਦੀਆਂ, ਫਿਰ ਚੋਰੀ ਚੋਰੀ ਹਨਾ ਖੂਹ ਤੇ ਜਦੋਂ ਪਾਣੀ ਭਰਨ ਜਾਂਦੀਆਂ ਉਦੋਂ ਮਿਲਦੀਆਂ ਉਹਨਾਂ ਨੂੰ ਤੇ ਏਦਾਂ ਹੁੰਦਾ ਵਾ ਤੇ ਉਹ ਬੜਾ ਰੋਂਦੀਆਂ ਇੱਕ ਦੂਜੇ ਨੂੰ ਹਨਾ ਦੇਖ ਕੇ ਤੇ ਜਿਹੜੀ ਉਹਨਾਂ ਦੀ ਬੁੜੀ ਹੁੰਦੀ ਆ ਨਾ ਉਹ ਬੜੀ ਮਤਲਬ ਕਿ ਉਹਨਾਂ ਤੋਂ ਨਫ਼ਰਤ ਕਰਦੀ ਹੁੰਦੀ ਆ ਕਹਿੰਦੀ ਤੂੰ ਉਹਨਾਂ ਦੇ ਮੱਥੇ ਨੀ ਲੱਗਣਾ,

ਇਹ ਆਪਣੇ ਨੇੜੇ ਜਿਹੜਾ ਸਿਨੇਮਾ ਹੁੰਦਾ ਸੀਗਾ ਇਹ ਸਾਡੇ bus stand ਦੇ ਕੋਲ ਹੀ ਪਹਿਲਾਂ, ਹਾਂਜੀ ਜਗਤ films ਸ਼ਾਇਦ ਇਹੀ ਨਾਮ ਹੁੰਦਾ ਸੀ ਹਾਂਜੀ ਹਾਂਜੀ but ਇਹ ਤੁਹਾਨੂੰ ਪਤਾ ਹੁਣ ਤੇ ਕਾਫ਼ੀ time ਦੀ ਗੱਲ ਹੋ ਗਈ ਹੈ, ਇਹ ਕਿਹੜੀ ਅੱਜ ਦੀ ਆਈ ਹੈਗੀ ਹੈ ਉਦੋਂ ਗਏ ਸੀਗੇ ਪਹਿਲਾਂ ਪਹਿਲਾਂ Fight ਹਾਂਜੀ ਕਈ ਮੂ~ ਤੈਨੂੰ ਪਤਾ fight ਤੇ ਹਰ movie 'ਚ ਹੁੰਦੀ ਹੈ ਤੈਨੂੰ ਪਤਾ ਹੀ ਹੈ ਕੋਈ ਨਾ ਕੋਈ villain ਹਰ movie 'ਚ ਹੁੰਦਾ ਆ ਤੇ ਇਹ Movie ਦੇ ਵਿੱਚ ਹਰ section ਹੁੰਦੇ ਆ ਤੁਹਾਨੂੰ ਪਤਾ ਹੈ entertainment ਵਾਲਾ ਵੀ ਹੁੰਦਾ ਹੈ, ਇੱਕ villain ਵੀ ਹੁੰਦਾ ਆ ਹਨਾ ਕੋਈ ਨਾ ਕੋਈ ਏਦਾਂ ਦੇ ਜ਼ਰੂਰ ਹੁੰਦੇ ਹੈਗੇ ਹੈ,

ਹਾਂਜੀ ਹਾਂਜੀ

ਅੱਛਾ ਅੱਛਾ ਅੱਛਾ

ਅੱਛਾ ਅੱਛਾ

ਅੱਛਾ ਉਹ ਕਿੱਥੇ ਦੇਖੀ ਸੀ,

ਹਾਂ ਮੈਂ ਵੀ last time ਆਪਣੇ school ਜਦੋਂ ਪੜ੍ਹਦੀ ਹੁੰਦੀ ਨਾ ਤੇ tenth ਦੇ ਵਿੱਚ ਸੀਗੀ ਮੈਂ ਤੇ ਸਾਡੇ school ਨਾ disaster ਵਾਲੀ movie ਆਈ ਸੀਗੀ ਜਿੱਦਾਂ ਮਤਲਬ ਕਿ ਅਚਾਨਕ flood ਆ ਜਾਂਦੇ ਆ ਹਨਾ disaster ਆ ਜਾਂਦੇ ਆ ਏਦਾਂ ਦੀ movie ਸੀਗੀ, ਉਹ ਤੇ ਬਣੀ ਹੋਈ ਸੀ ਤੇ ਉਹ ਆਪਾਂ three D movie ਦੇਖਣ ਗਏ ਸੀਗੇ PVR 'ਚ ਤੇ ਉਹ 'ਚ ਤੁਹਾਨੂੰ ਪਤਾ ਹੈ ਏਦਾਂ ਲੱਗਦਾ ਸੀਗਾ ਬਹੁਤ ਮਜ਼ਾ ਆਇਆ ਕਿਉਂਕਿ ਇੱਕ ਤੇ ਗਿਰੇ ਗਏ school friends ਦੇ ਨਾਲ ਸੀਗੇ ਠੀਕ ਹੈ, ਤੂੰ ਜੇ three D movie ਦੇਖੀ ਹੋਏ ਏਦਾਂ ਲੱਗਦਾ ਪਿਆ ਸੀ ਕਿ actually ਏਦਾਂ ਸਾਡੇ ਨਾਲ ਹੀ ਹੁੰਦਾ ਪਿਆ ਹੈ ਜਿੱਦਾਂ ਕਿ actual 'ਚ ਸਾਡੇ ਨਾਲ ਹੀ ਏਦਾਂ ਹੁੰਦਾ ਪਿਆ ਹੈ, ਹਾਂਜੀ ਚਲੋ ਠੀਕ ਹੈ ਜੀ ਫਿਰ okay ਜੀ bye bye bye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 Hello ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਮੇਰਾ ਵੀ ਬਹੁਤ ਵਧੀਆ। ਹਾਂਜੀ ਤੁਸੀਂ ਮੈਨੂੰ ਕਿਸ ਲਈ phone ਕੀਤਾ ਸੀ?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

ਵੀ ਜਿਹੜੇ ਰੁੱਖ ਆ ਉਹ ਸਾਡੇ ਜਿਉਣ ਦਾ ਜੀਵਨ ਦਾ ਇੱਕ ਅਨਮੋਲ ਧਨ ਨੇ, ਤੇ ਇਹ ਮਤਲਬ ਕੁਦਰਤ ਵੱਲੋਂ ਹੀ ਸਾਨੂੰ ਇੱਕ ਅਨਮੋਲ ਤੋਹਫਾ ਮਿਲਿਆ ਹੈ, ਤੇ ਇਨ੍ਹਾਂ ਨਾਲ ਮਤਲਬ ਜੰਗਲ ਮੌਲਦਾ ਹੈ ਤੇ ਕੁਦ~ ਤੇ ਇਨ੍ਹਾਂ ਨਾਲ ਮਤਲਬ ਕੀ ਆ ਕਿ ਜੰਗਲ ਜਿਹੜਾ ਆ ਉਹ ਮੌਲਦਾ ਹੈ, ਤੇ ਕੁਦਰਤ ਧੜਕਦੀ ਹੈ, ਤੇ ਵਾਤਾਵਰਣ ਜਿਹੜਾ ਉਹ ਰਮਣੀਕ ਹੁੰਦਾ ਹੈ ਨਾ, ਤੇ ਵੇਲਾਂ, ਬੂਟਿਆਂ ਰਾਹੀਂ ਬਾਤਾਂ ਪਾਉਂਦੀਆਂ ਨੇ, ਰੁੱਖ ਝੂਮਦੇ ਹਨ, ਹਵਾ ਸਰਗੋਸ਼ੀਆਂ ਕਰਦੀ ਹੈ, ਤੇ ਠੰਢੀਆਂ-ਮਿੱਠੀਆਂ ਪੌਣਾਂ ਵਾਤਾਵਰਨ ਵਿੱਚ ਸੁਗੰਧੀਆਂ ਘੋਲਦੀਆਂ ਹਨ ਤੇ ਚਾਰ-ਚੁਫ਼ੇਰੇ ਹਰਿਆਵਲ ਲੋਰੀਆਂ ਦਿੰਦੀ ਹੈ, ਧਨ ਹੈ ਰੁੱਖਾਂ ਦਾ ਜੇਰਾ ਜੋ ਆਪ ਗਰਮੀ

ਛਾਂ ਹੈ, ਰੁੱਖਾਂ ਦੀ ਥਾਂ ਸਭ ਨਿਰਮਲ ਹੈ ਤੇ ਪਵਿੱਤਰ ਹੁੰਦੀ ਹੈ, ਰੁੱਖਾਂ ਦੀ ਅਜਿਹੀ ਜਿਹੜੀ ਸਹਿਣਸ਼ੀਲਤਾ ਆ ਉਹਨੂੰ ਵੇਖ ਕੇ ਹੀ ਬਾਬਾ ਫ਼ਰੀਦ ਜੀ ਨੇ ਕਿਹਾ ਸੀ, ਫਰੀਦਾ ਦਰਵੇਸਾਂ ਨੋ ਲੋੜੀਐ,

Okay ਤੇ ਤੁਸੀਂ ਮੈਨੂੰ ਇਹ ਦੱਸ ਸਕਦੇੇ ਹੋ ਕਿ ਲੋਕਾਂ ਦੇ ਮਨਾਂ ਵਿੱਚ ਅਹ ਰੁੱਖਾਂ ਪ੍ਰਤੀ ਕੀ ਮਾਨਸਿਕਤਾ ਹੈਗੀ ਹੈ? ਜਿਹੜੇ ਨਿੰਮ, ਬੋਹੜ, ਪਿੱਪਲ, ਤੁਲਸੀ ਤੇ ਅੰਬ ਇਹੋ ਜਿਹੇ ਜਿਹੜੇ ਬੂਟੇ ਰੁੱਖ ਨੇ, ਇਹ ਬੜੇ ਹੀ ਪਵਿੱਤਰ ਤੇ ਪੂਜਨੀਕੀਏ ਕਹਿ ਸਕਦੇ ਹਾਂ ਪੂਜ ਜਿਹਨਾਂ ਨੂੰ ਲੋਕ ਪੂਜਦੇ ਨੇ, ਬੜੀ ਹੀ ਸਨਮਾਨ ਦੀ ਭਾਵਨਾ ਇਹਨਾਂ ਦੇ ਨਾਲ ਜਿਹੜੀ ਜੁੜੀ ਹੈ ਤੇ ਇਨ੍ਹਾਂ ਵਿਚਲੇ ਜਿਹੜੇ ਗੁਣ ਆ, ਇਨ੍ਹਾਂ ਦੀ ਪੂਜਾ ਦੇ ਕਾਰਨ ਉਹੀ ਨੇ ਕਿ ਜਿਵੇਂ ਨਿੰਮ ਅਤੇ ਤੁਲਸੀ ਹੈ ਉਹ ਤਾਂ ਹੈ ਹੀ ਗੁਣਾਂ ਦੇ ਖਜ਼ਾਨੇ, ਤੁਹਾਨੂੰ ਪਤਾ ਹੀ ਹੈ ਕਿ ਤੁਲਸੀ ਕਿਹੜੇ ਕਿਹੜੇ ਕੰਮ ਆਉਂਦੀ ਹੈ ਨਾ ਨਿੰਮ ਕਿਹੜੇ ਕਿਹੜੇ ਕੰਮ ਆਉਂਦੀ ਹੈ, ਤੇ ਦੂਜਾ ਇਹ ਕਿ ਵੀ ਹਾਂਜੀ ਤੇ ਦੂਜਾ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 ਇਸੇ ਕਰਕੇ ਜਿਹੜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਹਿ ਸਕਦੇ ਹਾਂ ਕਿ ਸਨਮਾਨ ਦੀਆਂ ਭਾਵਨਾ ਰੱਖਦੀਆਂ ਨੇ। Okay ਜੀ ਤੇ ਤੁਸੀਂ ਮੈਨੂੰ ਰੁੱਖਾਂ ਦੇ ਕੁੱਝ ਲਾਭ ਦੱਸ ਸਕਦੇ ਹੋ? ਰੁੱਖ ਜਿਹੜੇ ਆ ਮਨੁੱਖ ਨੂੰ ਧੁੱਪ ਦਿੰਦੇ ਆ ਹਨਾ, ਗਰਮੀ ਤੋਂ ਬਚਾਉਂਦੇ ਆ, ਮੀਂਹ ਤੋਂ ਵੀ ਆਸਰਾ ਦਿੰਦੇ ਨੇ, ਤੇ ਗਰਮੀ ਮਤਲਬ ਕਹਿੰਦੇ ਕਿ

ਤੇ ਰੁੱਖਾਂ ਤੋਂ ਸਾਨੂੰ ਲੱਕੜ ਵੀ ਪ੍ਰਾਪਤ ਹੁੰਦੀ ਆ, ਇਹਦੇ ਤੋਂ ਅਸੀਂ ਆਪਣਾ furniture ਬਣਾਉਂਦੇ ਹਾਂ ਘਰਾਂ 'ਚ ਹਨਾ ਕਿੰਨਾ ਕੁੱਝ ਹੁਣ ਹੁੰਦਾ ਹੈ furniture ਸਾਡਾ ਤੇ ਇਹਨਾਂ ਦੀ ਹੀ ਜਿਹੜੀ ਲੱਕੜੀ ਆ ਉਹ ਬਾਲਣ ਦੇ ਕੰਮ ਵੀ ਆਉਂਦੀ ਹੈ, ਅੱਜ ਵੀ ਪਿੰਡਾਂ ਦੇ ਵਿੱਚ ਲੋਕ ਸ਼ਾਇਦ ਬਾਲਦੇ ਨੇ ਚੁੱਲੇ ਤੇ, ਉਹਨਾਂ ਵਿੱਚ ਲੱਕੜਾਂ ਦੀ ਵਰਤੋਂ ਕਰਦੇ ਨੇ, ਤੇ ਰੁੱਖਾਂ ਤੋਂ ਸਾਨੂੰ ਫਲ ਵੀ ਮਿਲਦੇ ਆ, ਤੇ ਇਹ ਭੂ-ਖੋਰ ਤੋਂ ਵੀ ਬਚਾਉਂਦੇ ਆ ਵਾਤਾਵਰਨ ਨੂੰ ਸੁੱਧ ਰੱਖਦੇ ਆ ਹਨਾ

ਤੇ ਮੀਂਹ ਲਿਆਉਣ ਵਿੱਚ ਵੀ ਸਹਾਈ ਹੁੰਦੇ ਆ, ਤੇ ਵਾਤਾਵਰਨ

ਤੇ ਧਰਤੀ ਦੇ ਹੇਠਲੇ ਜਿਹੜਾ ਪਾਣੀ ਆ, ਉਹਦੀ ਸਤ੍ਹਾ ਨੂੰ control ਵਿੱਚ ਰੱਖਦੇ ਨੇ, ਤੇ ਪੰਛੀ ਇਹਨਾਂ ਤੇ ਆਲਣੇ ਪਾਉਂਦੇ ਨੇ। ਹਾਂਜੀ ਹਾਂਜੀ ਇਹ ਕਹਿ ਰਹੇ ਸੀ ਕਿ ਰੁੱਖ ਜਿਹੜੇ ਆ ਉਹ ਸਿਰਫ਼ ਮਨੁੱਖਾਂ ਨੂੰ ਹੀ ਨਹੀਂ ਬਲਕਿ ਪੰਛੀਆਂ ਨੂੰ ਵੀ ਆਸਰਾ ਦਿੰਦੇ ਨੇ, ਤੇ ਹਵਾ ਸੁੱਧ ਰੱਖਦੇ ਨੇ ਤੇ ਆਕਸੀਜਨ ਵੀ ਪ੍ਰਦਾਨ ਕਰਦੇ ਨੇ, ਭੂ-ਖੋਰ ਤੋਂ ਬਚਾਉਂਦੇ ਨੇ ਹੜ੍ਹ ਜਿਹੜੇ ਆਉਂਦੇ ਆ, ਉਹਨਾਂ ਨੂੰ ਵੀ ਰੋਕਦੇ ਆ ਨਾ, ਹਾਂਜੀ। ਤੇ ਰੁੱਖਾਂ ਦੇ ਉੱਤੇ ਕੀ ਕੀ ਕਹਿਰ ਢਹਿ ਰਿਹਾ ਹੈ?

ਦੇਖੋ ਜਿਹੜਾ ਮਤਲਬ ਹੁਣ ਸਮਾਂ ਵੇਖੋ ਕਿੱਦਾਂ ਦਾ ਆ ਗਿਆ ਕਿ ਮਨੁੱਖ ਜਿਹੜਾ ਆ ਨਾ ਉਹ ਆਪਣੇ ਸਵਾਰਥ ਦੀ ਖ਼ਾਤਿਰ ਰੁੱਖ ਵੱਢੀ ਜਾ ਰਿਹਾ ਹੈ ਤੇ ਉਹ ਕੀ ਕਰਦਾ ਹੈ ਕਿ ਕੋਈ ਜੇ ਉਹਨੇ ਇਮਾਰਤ ਬਣਾਉਣੀ ਹੋਵੇ, ਸੜਕ ਬਣਾਉਣੀ ਹੋਵੇ ਜਾਂ ਕੋਈ furniture ਦੇ ਕੰਮ ਵਾਸਤੇ ਉਹਨੂੰ ਲੱਕੜ ਦੀ ਲੋੜ ਹੋਵੇ ਤੇ ਉਹ ਕੀ ਕਰਦਾ ਹੈ ਰੁੱਖਾਂ ਤੇ ਆਰੀ ਚਲਾਉਣ ਤੋਂ ਮਤਲਬ ਬਿਲਕੁਲ ਵੀ ਨੀ ਝਿਜਕਦਾ, ਇੱਕ ਮਿੰਟ ਨੀ ਲਾਉਂਦਾ ਉਹਨੂੰ ਵੱਢਣ ਲੱਗਿਆਂ, ਇਹ ਠੀਕ ਹੈ ਕਿ furniture ਜਾਂ ਬਾਲਣ ਵਾਸਤੇ ਇਨ੍ਹਾਂ ਨੂੰ ਵੱਢਣਾ ਹੀ ਪੈਂਦਾ ਹੈ ਪਰ ਇਨ੍ਹਾਂ ਦੀ ਜਗ੍ਹਾ ਹੋਰ ਰੁੱਖ ਵੀ ਤਾਂ ਲਾਏ ਜਾ ਸਕਦੇ ਆ ਨਾ,

ਹਾਂਜੀ ਤੁਸੀਂ ਸਹੀ ਕਿਹਾ। ਤੇ ਆਪਾਂ ਨੂੰ ਰੁੱਖ ਨੂੰ ਬਚਾਉਣ ਲਈ ਕੀ ਕੀ ਕਰਨਾ ਚਾਹੀਦਾ ਹੈ?

ਹੇਠਾਂ ਹੀ ਜਾਂਦਾ ਜਾ ਰਿਹਾ ਹੈ, ਤੇ ਵਾਤਾਵਰਨ ਜਿਹੜਾ ਹੋਰ ਪ੍ਰਦੂਸ਼ਿਤ ਹੋਈ ਜਾਂਦਾ ਹੈ, ਤੇ ਇਹ ਗੱਲ ਦੀ ਹੁਣ ਕਿੰਨੀ ਕੁ ਬੰਦਾ ਦੁਹਾਈ ਦੇਈ ਜਾਵੇ ਹਨਾ, ਤੇ ਜੰਗਲ ਬਚਾਉਣਾ, ਰੁੱਖ ਬਚਾਉਣੇ, ਰੁੱਖ ਲਗਾਉਣੇ, ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਰੁੱਖ ਹਨ ਤਾਂ ਮਨੁੱਖ ਹਨ, ਇਹ ਮਤਲਬ ਨਾਅਰੇ ਵੀ ਕਿੰਨੀ ਜਗ੍ਹਾ ਹੁਣ ਹਨਾ ਹਰ ਕੰਧਾਂ ਤੇ ਲਿਖੇ ਮਿਲਦੇ ਆ, ਪਰ ਇਨਸਾਨ ਜਿਹੜਾ ਉਹ ਫਿਰ ਵੀ ਨੀ ਸਮਝਦਾ ਇਹਨੂੰ, ਦਿਵਸ ਵੀ ਮਨਾਇਆ ਜਾ ਰਿਹਾ ਹੁਣ ਤੇ, ਰੁੱਖ ਲਾਏ ਜਾਂਦੇ ਨੇ, ਪਰ ਬਹੁਤੇ ਲੋਕ ਕੀ ਕਰਦੇ ਆ ਕਿ ਉਹ ਸਿਰਫ਼ ਆਪਣਾ ਫ਼ਰਜ਼ ਪੂਰਾ ਕਰਦੇ ਆ ਰੁੱਖ ਲਾ ਦਿੰਦੇ ਆ ਤੇ ਬਾਅਦ 'ਚ ਉਹਨਾਂ ਨੂੰ ਕੋਈ ਵਹਿੰਦਾ ਹੀ ਨੀ, ਨਾ ਕੋਈ ਪਾਣੀ ਪਾਉਣਾ, ਨਾ ਉਹਨਾਂ ਦੀ ਕੋਈ ਦੇਖਭਾਲ ਕਰਨੀ, ਨਾ ਸਾਂਭ ਸੰਭਾਲ ਕੀਤੀ ਜਾਂਦੀ। ਏਦਾਂ ਤੇ ਰੁੱਖ ਲਾਇਆਂ ਦਾ ਕੋਈ ਫ਼ਾਇਦਾ ਨੀ ਨਾ ਕੋਈ ਜੇ ਰੁੱਖਾਂ ਨੂੰ ਬਚਾਉਣਾ ਆਂ, ਤਾਂ ਫਿਰ ਜੇ ਇੱਕ ਰੁੱਖ ਵੱਢੋ ਤੇ ਉਹਦੀ ਜਗ੍ਹਾ,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 ਤੁਹਾਡੀ ਆਵਾਜ਼ ਨੀ ਆ ਰਹੀ। ਮਤਲਬ ਆਪਾਂ ਖੁੱਦ ਅਹ ਦੀ ਉਮਰ ਵੱਧਦੀ ਜਾਂਦੀ ਆ, ਕਿ ਓਦਾਂ ਹੀ ਉਹ ਰੁੱਖਾਂ ਨੂੰ ਲਾਵੇ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰੇ ਨਾ, ਹਾਂਜੀ ਤੇ ਤੁਸੀਂ ਹੁਣ ਮੈਨੂੰ ਇਹ ਦੱਸੋ ਕਿ ਰੁੱਖਾਂ ਪ੍ਰਤੀ ਜਿਹੜੀ ਚੰਗੀ ਸੋਚ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਦੇਖੋ ਕਿ ਕੁੱਝ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ, ਕਿ ਰੁੱਖ ਲਾਉਣ ਤੇ ਉਹਨਾਂ ਦਾ ਸਾਂਭ ਸੰਭਾਲ ਧਾਰਮਿਕ ਸੰਸਥਾ ਦੇ ਮੁੱਖੀ ਵੱਲੋਂ ਬੂਟਿਆਂ ਦਾ ਪ੍ਰਸ਼ਾਦ ਦੇਣਾ ਤੇ ਸਲਾਘਾਯੋਗ ਉਪਰਾਲਾ ਹੈ, ਤੁਸੀਂ ਦਰਬਾਰ ਸਾਹਿਬ ਵੇਖ ਲਓ ਉੱਥੇ ਵੀ ਤੁਹਾਨੂੰ free 'ਚ ਬੂਟੇ ਮਿਲਣਗੇ ਲਗਾਉਣ ਵਾਸਤੇ ਘਰਾਂ 'ਚ ਤੇ ਕੈਨੇਡਾ ਵਿੱਚ ਹਰ ਸਾਲ ਜੰਗਲ ਦੀ ਜਿੰਨੀ ਕਟਾਈ ਹੁੰਦੀ ਆ ਨਾ, ਓਨੇ ਹੀ ਨਵੇਂ ਬੂਟੇ ਜਿਹੜੇ ਆ ਉਹ ਉੱਥੇ ਲਾਉਂਦੇ ਨੇ, ਇਸੇ ਤਰ੍ਹਾਂ ਚੀਨੀ ਲੋਕ ਵੀ ਬੂਟਿਆਂ ਨੂੰ ਚੰਗੀ ਕਿਸ਼ਮਤ ਦਾ ਚਿੰਨ ਸਮਝ ਕੇ ਇੱਕ ਦੂਜੇ ਨੂੰ ਮਤਲਬ ਜਿਹੜੇ ਆ ਉਹ ਕਰਦੇ ਨੇ ਤੇ ਮੂਰਤੀਆਂ ਉਹਨਾਂ ਨੇ ਕੀ ਕੀਤਾ ਹੈ ਕਿ ਇਸ ਕਾਰਨ ਮਤਲਬ ਜੜੀ ਤੇਲ ਦੇਣਾ ਮੁਹਾਵਰਾ ਵਰਤਿਆ ਜਾਂਦਾ ਹੈ, ਉਹਨਾ ਤੇ ਕਿੱਲ ਠੋਕ ਕੇ ਭਗਵਾਨ ਦੀਆਂ ਮੂਰਤੀਆਂ ਟੰਗਣ ਧਾਗੇ ਲਪੇਟਣੇ ਚੁੰਨੀਆਂ ਬੰਨਣੀਆਂ ਆਦਿ ਮੰਨਤ ਮ~ ਮੰਗਣੀ ਹਨਾ, ਇਹ ਸਾਰੀਆਂ ਭਾਵਨਾ ਜਿਹੜੀਆਂ ਰੁੱਖਾਂ ਦੇ ਜੀਵਨ ਦੀ ਬਰਬਾਦੀ ਬਣਦੀਆਂ ਨੇ, ਰੁੱਖਾਂ ਦੇ ਗੁਣਾਂ ਨੂੰ ਪਛਾਣੋ ਤੇ ਸੰਭਾਲੋ ਉਹਨਾਂ, ਤੇ ਉਹਨਾਂ ਦੀ ਪੂਜਾ ਹੈ ਇਹੋ ਹੀ ਉਹਨਾਂ ਦੀ ਪੂਜਾ ਹੈ ਕਿ ਜੇ ਉਹਨਾਂ ਨੂੰ ਸੰਭਾਲਾਂਗੇ, ਨਾ ਕੇ ਉਹਨਾਂ ਤੇ ਚੁੰਨੀਆਂ ਬੰਨਣੀਆਂ ਧਾਗੇ ਬੰਨਣੇ, ਹੁਣ ਹਰੀ ਕ੍ਰਾਂਤੀ ਜਿਹੜੀ ਆ ਤੇ ਪੱਥਰ ਕ੍ਰਾਂਤੀ ਆ ਗਈ ਹੈ, ਅੱਜ ਵਿਗਿਆਨ ਨੇ ਇੰਨੀ ਕਿ ਰੁੱਖਾਂ ਦਾ ਕੀ ਕੀ ਨੁਕਸਾਨ ਹੋ ਰਿਹਾ ਹੈ? ਹਾਂਜੀ ਹਾਂਜੀ ਮੈਂ ਤੁਹਾਨੂੰ ਕਿ ਅਹ ਦੇਖੋ ਇਸ ਤੋਂ ਇਲਾਵਾ ਜਿਹੜੀ ਸਰਧਾ ਭਾਵਨਾ ਅਧੀਨ ਰੁੱਖਾਂ ਦੀ ਪੂਜਾ ਸਿੱਧੇ ਤੌਰ ਤੇ ਰੁੱਖਾਂ ਦਾ ਨੁਕਸਾਨ ਕਰ ਰਹੀ ਹੈ ਰੁੱਖਾਂ ਦਾ ਨੁਕਸਾਨ ਇਹ ਕਰ ਰਹੀ ਹੈ, ਉਹਨਾਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਣਾ, ਤੇ ਰੁੱਖ ਬਰਬਾਦ ਕਰਨ ਵਾਲੇ ਸੰਕੇਤ ਆ।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 ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਪਾਣੀ ਪਾਓ, ਇਹੀ ਉਹਨਾਂ ਦੀ ਪੂਜਾ ਹੋਏਗਾ, ਕਹਿੰਦੇ ਹੁਣ ਹਰੀ ਕ੍ਰਾਂਤੀ ਜਿਹੜੀ ਆਲੋਪ ਹੋ ਗਈ ਹੈ ਤੇ ਪੱਥਰ ਕ੍ਰਾਂਤੀ ਆ ਗਈ ਹੈ, ਅੱਜ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਵੱਡੀਆਂ ਵੱਡੀਆਂ ਇਮਾਰਤਾਂ ਜਿਹੜੀਆਂ ਉਹ ਰਾਤੋ ਰਾਤ ਉਸਾਰੀਆਂ ਜਾ ਸਕਦੀਆਂ ਨੇ, ਪਹਾੜ ਕੱਟ ਕੇ ਰਸਤੇ ਬਣਾਏ ਜਾਂਦੇ ਨੇ, ਚੰਦ ਤੇ ਪਹੁੰਚ ਸਕਦੇ ਹਾਂ, ਪਰ ਕੀ ਅਸੀਂ ਸੀਮਿਤ ਸਮੇਂ ਵਿੱਚ ਭਾਵ ਰਾਤੋ ਰਾਤ ਕੋਈ ਬੂਟਾ ਵੱਡਾ ਨੀ ਕਰ ਸਕਦੇ, ਉਹਨੂੰ ਵੱਡਾ ਹੋਣ ਲਈ time ਲੱਗਣਾ ਹੀ ਹੈ, ਤੇ ਜੰਗਲ ਦੀ ਹੋਂਦ ਬਚਾ ਸਕਦੇ ਹਨ, ਇਹਨਾਂ ਨੂੰ ਨਿਸ਼ਚਿਤ ਵਕਤ ਚਾਹੀਦਾ ਹੈ ਵਧਣ ਫੁੱਲਣ ਲਈ ਤੇ ਵਿਕਾਸ ਕਰਨ ਲਈ।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 ਜਿਹੜੇ ਆ ਪੰਗੂੜੇ ਤੋਂ ਲੈ ਕੇ ਸੰਸਕਾਰ ਤੱਕ ਮਨੁੱਖ ਦੇ ਸਾਥੀ ਨੇ, ਇਸ ਲਈ ਰੁੱਖਾਂ ਨੂੰ ਬਚਾਉਣਾ ਚਾਹੀਦਾ ਆ, ਰੁੱਖ ਲਾਉਣੇ ਚਾਹੀਦੇ ਆ, ਰੁੱਖ ਸੰਭਾਲਣੇ ਚਾਹੀਦੇ ਆ, ਤੇ ਸਰਕਾਰ ਨੂੰ ਆਪਣੇ ਵਾਤਾਵਰਨ ਬਚਾਉਣ ਲਈ ਇਹਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਜਿਹੜੇ ਰੁੱਖ ਨੇ ਉਹ ਬਚ ਸਕਦੇ ਨੇ। ਅੱਛਾ ਜੀ, ਇਹ ਸਾਰੀ ਜਾਣਕਾਰੀ ਤੁਹਾਡੇ ਕੋਲੋਂ ਪ੍ਰਾਪਤ ਕਰਕੇ ਬਹੁਤ ਵਧੀਆ ਲੱਗਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਸਤਿ ਸ੍ਰੀ ਅਕਾਲ ਜੀ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 ਹਾਂਜੀ ਜ਼ਰੂਰ ਜੀ ਮੈਂ ਦੱਸ ਦਿੰਦੀ ਹਾਂ ਗੁਰੂ ਗੋਬਿੰਦ ਸਿੰਘ ਅਹ ਸਿੰਘ ਜੀ ਨੇ ਜ਼ਾਬਰ ਹੁਕਮਰਾਨਾਂ ਵੱਲੋਂ ਗ਼ਰੀਬਾਂ ਨਿਤਾਣਿਆਂ ਦੇ,

ਆਪਣੇ ਅ~ ਅੰਤਿਮ ਸਮੇਂ ਵਿੱਚ ਇਸ mission ਨੂੰ ਜ਼ਾਰੀ ਰੱਖਣ ਲਈ ਉਹਨਾਂ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬਾ~ ਬੰਦਾ ਬਹਾਦਰ ਸਿੰਘ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਨੂੰ ਤੋਰਿਆ ਜਿਸਨੇ ਹਕੂਮਤ ਵੱਲੋਂ ਨਪੀੜੇ ਤੇ ਦੁਖੀ ਲੋਕਾਂ ਨੂੰ, ਲਾਮਬੰਦ ਕਰਕੇ ਬੜੇ ਥੋੜ੍ਹੇ ਸਮੇਂ ਵਿੱਚ ਹੀ ਸਿੱਖ ਇਤਿਹਾਸ ਵਿੱਚ ਪਹਿਲੀ ਵਾਰੀ ਖਾਲਸਾ ਰਾਜ ਸਥਾਪਿਤ ਕੀਤਾ, ਗੁਰੂ ਗੋਬਿੰਦ ਸਿੰਘ ਵੱਲੋਂ ਦੱਬੀ ਕੁਚਲੀ ਸਤਹੀਣ ਨਿਰਾਸ਼ ਜਨਤਾ ਨੂੰ ਉਦਮ, ਆਤਮ ਸਨਮਾਨ ਆਤਮ ਵਿਸਵਾਸ਼, ਜੂਝ ਮਰਨ ਤੇ ਫਤਿਹ ਦੀ ਚੜ੍ਹਦੀ ਕਲਾ ਦਾ ਮੁੜ ਸੁਨੇਹਾਂ ਦਿੱਤਾ ਉਦੋਂ ਜਦੋਂ ਕੌਮ ਨਿਰਾਸ਼ ਹੋ ਚੁੱਕੀ ਸੀ ਥੱਕ ਚੁੱਕੀ ਸੀ ਤੇ ਲਗਪਗ ਖਤਮ ਹੋ ਚੁੱਕੀ ਸੀ। ਤੇ ਮਤਲਬ ਮੈਨੂੰ ਉਹਨਾਂ ਦੇ ਇਤਿਹਾਸ ਬਾਰੇ ਕੁਛ ਦੱਸੋਗੇ? ਹਾਂਜੀ ਜ਼ਰੂਰ ਜੀ ਇਹ ਇਤਹਾਸ ਵਿੱਚ ਇੱਕ ਨਾ ਭੁੱਲਣ ਵਾਲਾ ਉਹ ਮਹਾਨ ਜਰਨੈਲ ਸੀ ਜਿਸ ਨੇ ਜ਼ੋਰ ਜ਼ਾਬਰ ਦੇ ਜ਼ੁਲਮ ਦੇ ਖਿਲਾਫ਼ ਹੁਕਮ ਨਾਲ ਟੱਕਰ ਲੈ ਕੇ ਮੁਗਲ ਸਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ,

ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਪੰਜਾਬ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਫਿਰ ਲੰਮੇ ਸਮੇਂ ਤੱਕ ਕੋਈ ਵੀ ਵੈਰੀ ਇਸਨੂੰ ਹਿਲਾ ਨਹੀਂ ਸਕਿਆ। ਤੇ ਜ਼ਾਬਰ ਮੁਗਲ ਹਕੂਮਤ ਦੇ ਬਾਦਸ਼ਾਹ ਸਿੱਖਾਂ ਦਾ ਖੁਰਾ ਖੂਚ ਮਿਟਾਉਂਦੇ ਮਿਟਾਉਂਦੇ ਆਪ ਮਿਟ ਗਏ ਪਰ ਸਿੱਖੀ ਨਾ ਮਿਟਾ ਸਕੇ, ਬੰਦਾ ਬਹਾਦਰ ਜੀ,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 ਆਖ਼ਿਰ ਜ਼ੁਲਮ ਤੇ ਅਨਿਆਂ ਦੇ ਖਿਲਾਫ਼ ਜੂਝਦਿਆਂ ਜੂਝਦਿਆਂ ਜੂਨ ਸਤਾਰਾਂ ਸੌ ਸੌਲਾਂ ਵਿੱਚ ਆਪ ਨੇ ਸੱਤ ਸੌ ਚਾਲੀ ਸਾਥੀਆਂ ਸਮੇਤ ਜਿਸ ਹੋਂਸਲੇ, ਚਾਅ, ਖੇੜੇ ਤੇ ਚੜ੍ਹਦੀ ਕਲਾ ਨਾਲ ਸ਼ਹਾਦਤ ਪਾਈ, ਉਹ ਵੀ ਦੁਨੀਆਂ ਦੀ ਇੱਕ ਵਿਲੱਖਣ ਸ਼ਹਾਦਤ ਦੀ ਮਿਸ਼ਾਲ ਹੈ। ਤੇ ਉਹਨਾਂ ਦੇ ਬਚਪਨ ਬਾਰੇ ਕੁੱਝ ਦੱਸੋ। ਹਾਂਜੀ। ਬੰਦਾ ਬਹਾਦਰ, ਜਿਸਦਾ ਅਸਲੀ ਨਾਮ ਸੀ ਲਛਮਣ ਦਾਸ ਰਾਜਪੂਤ ਘਰਾਣੇ ਵਿਚ ਪੈਦਾ ਹੋਇਆ ਸੀ ਮਾਂ- ਪਿਓ ਨੂੰ ਸ਼ੋਕ ਸੀ ਕਿ ਉਨ੍ਹਾ ਦਾ ਪੁੱਤਰ ਵੀ ਇਕ ਬਹਾਦਰ ਯੋਧਾ ਬਣੇ ਇਸ ਲਈ ਸ਼ੁਰੂ ਤੋ ਹੀ ਉਸ ਦੇ ਅੰਦਰ ਅ~ ਅਰਥ ਸਾਸ਼ਤਰ ਦਾ ਗਿਆਨ ਤੇ ਸ਼ਿਕਾਰ ਖੇਡਣ ਦਾ ਸ਼ੋਕ ਪੈਦਾ ਹੋ ਗਿਆ।

ਜਦ ਉਸਦੇ ਹੱਥੋਂ ਕਿਸੀ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ, ਜੋ ਉਸਦੇ ਸਾਹਮਣੇ ਆਪਣੇ ਅਣਜੰਮੇ ਬੱਚਿਆਂ ਸਮੇਤ ਤੜਪ ਤੜਪ ਕੇ ਮਰ ਗਈ, ਉਹਨਾਂ ਦੇ ਗੁਰੂ ਜੀ ਦੇ ਨਾਲ ਮਿਲਾਪ ਕਿਵੇਂ ਹੋਇਆ ਸੀ, ਇਸ ਬਾਰੇ ਦੱਸੋ। ਹਾਂਜੀ ਮੈਂ ਤੁਹਾਨੂੰ ਦੱਸ ਰਹੀ ਸੀਗੀ ਪਹਿਲਾਂ ਇਸਤੋਂ ਅਣਜੰਮੇ ਬਚਿਆਂ ਸਮੇਤ ਤੜਪ ਤੜਪ ਕੇ ਮਰ ਗਈ ਜਿਸਨੂੰ ਦੇਖ ਕੇ ਉਸਦਾ ਦਿਲ ਇੰਨੀ ਭਾਰੀ ਸੱਟ ਲਗੀ ਕਿ ਉਹ ਆਪਣਾ ਘਰ ਬਾਰ ਤਿਆਗ ਕੇ ਵੈਰੀ ਹੋ ਗਿਆ। ਵੈਰਾਗੀ ਹੋ ਗਿਆ, ਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ ਸਾਧੂ ਜਾਨਕੀ ਦਾਸ ਮਿਲਿਆ ਜਿਸਨੇ ਉਸਦਾ ਨਾਂ ਮਾਧੋ ਦਾਸ ਰਖ ਦਿਤਾ, ਫਿਰ ਉਸਦੀ ਮੁਲਾਕਾਤ ਸਾਧੂ ਰਾਮਦਾਸ ਸੀ ਪਰ ਮਨ ਦੀ ਸ਼ਾਂਤੀ ਇਥੋਂ ਵੀ ਨਹੀ ਮਿਲੀ, ਦੇਸ਼ ਭ੍ਰਮਣ ਲਈ ਜਾ ਤੁਰਿਆ, ਨਾਸਕ ਪੰਚਵਟੀ ਦੇ ਸਥਾਨ ਤੇ ਉਸਦਾ ਮੇਲ ਇਕ ਜੋਗੀ ਅਓਕੜ ਨਾਥ ਨਾਲ ਹੋਇਆ, ਜਿਸਦੀ ਸੇਵਾ ਵਿਚ ਰਹਿੰਦੀਆਂ,

ਸਾਰੀਆਂ ਰਿਧੀਆਂ ਸਿਧੀਆਂ, ਜਾਦੂ ਟੂਣਿਆ, ਜੰਤਰ ਮੰਤਰ ਦੀ ਵਿਦਿਆ ਦੀਆਂ ਪੂਰੀਆਂ ਪੋਥੀਆਂ ਉਸਦੇ ਹੱਥ ਵਿਚ ਆ, ਆ ਗਈਆਂ ਤੇ ਉਸਨੇ ਬਹੁਤ ਜਲਦੀ ਇਸ ਤੇ ਮਹਾਰਥ ਹਾਸਲ ਕਰ ਲਈ। ਬਹੁਤ ਸਾਰੇ ਉਸਦੇ ਚੇਲੇ ਬਣ ਗਏ, ਮਨੋਕਾਮਨਾਵਾਂ ਪੂਰੀਆਂ ਕਰਾਉਣ ਲਈ ਉਸ ਕੋਲ ਭੀੜ ਲੱਗੀ ਰਹਿੰਦੀ, ਉਹ ਜਿਸ ਕਰਕੇ ਉਹ ਬਹੁਤ ਹੰਕਾਰੀ ਵੀ ਹੋ ਗਿਆ ਸੀ ਤੇ ਤੁਸੀਂ ਮੈਨੂੰ ਪੁੱਛ ਰਹੇ ਸੀ ਕਿ ਗੁਰੂ ਗੋਬਿੰਦ

ਗੁਰੂ ਜੀ ਦੇ ਨਾਲ ਉਹਨਾਂ ਦਾ ਮਿਲਾਪ ਕਿਵੇਂ ਹੋਇਆ, ਉਸ ਬਾਰੇ ਮੈਂ ਕਹਿ ਰਹੀ ਸੀ ਮੈਨੂੰ ਦੱਸ ਦਓ। ਹਾਂਜੀ ਜ਼ਰੂਰ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪੁੱਜੇ ਤਾਂ ਉਨ੍ਹਾ ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ।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 ਤਾਂ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਸਾਨੂੰ ਇਸ ਵੇਲੇ ਤਖਤ ਉਲਟਾਓਣ ਵਾਲਾ ਬੰਦਾ ਹੀ ਚਾਹੀਦਾ ਹੈ। ਤੇ ਉਹਨਾਂ ਬਾਰੇ ਕੁੱਝ ਹੋਰ ਦੱਸੋ। ਹਾਂਜੀ ਕੁਝ ਦਿਨ ਆਰਾਮ ਕਰਨ ਉਪਰੰਤ ਉਹ ਸਿੰਘਾਂ ਸਮੇਤ ਵੈਰਾ~ ਵੈਰਾਗੀ ਦੇ ਡੇਰੇ ਤੇ ਜਾ ਪੁਜੇ।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 ਬੜਾ ਗੁਸਾ ਆਇਆ ਤੇ ਉਹ ਆਪਣੀਆਂ ਸ਼ਕਤੀਆਂ ਨਾਲ ਪਲੰਗ ਨੂੰ ਉਲਟਾਓਣ ਵਿਚ ਲੱਗ ਗਿਆ।